ਮਤਲਬ ਕੇ ਇੱਦਾਂ ਹੁੰਦਾ ਏ ਵਿਆਵਾਂ ਚ ਇੱਦਾ ਆਪਾਂ ਜਾਈਏ ਤਕਰੀਬਨ ਤੇ ਆਪਾਂ ਆਪਾਂ ਨੂੰ ਇਹ ਵੀ ਹੁੰਦਾ ਆਪਾਂ taste ਜਰੂਰ ਕਰ ਲੈਣੇ ਹਰ ਚੀਜ਼

taste ਜੀ ਆਪਾਂ ਨੂੰ ਬੱਸ ਐਨਾ ਪੇਟ ਭਰ ਜਾਂਦਾ ਏ

ਕੋਈ ਮਤਲਬ ਕੇ ਰੋਟੀ ਖਾਣ ਦੀ ਤਾਂ

ਸਭ ਤੋਂ ਪਹਿਲਾਂ ਹਮ ਸਭ ਤੋ ਪਹਿਲਾਂ ਜਾਂਦੇ ਸਾਰ ਏ ਗੋਲ ਗੱਪਿਆ ਦੀਆ ਸਟੋਲਾਂ ਸੀਗੀਆਂ

ਸਾਰੀਆਂ taste ਕੀਤੀਆਂ ਗੋਲ ਗੱਪੇ ਵੀ ਸਾਰੇ ਖਾਦੇਂ ਟਿੱਕੀਆਂ ਵੀ ਸਾਰੀਆਂ ਖਾਦੀਆਂ ਬੱਸ ਉਸ ਤੋ ਬਾਅਦ ਨਾ ਹੋਗੀ ਬੱਸ ਹੁਣ ਨਹੀਂ ਕੁੱਛ ਖਾਣਾ ਹੈਗਾ ਹੁਣ ਨਾ ਖਾ ਹੋਣਾ

ਗੋਲ ਗੱਪਿਆ ਦੀ ਮਤਲਬ ਕੇ ਇੱਦਾ ਦੀਆ ਸਟਾਲਾਂ ਲੱਗ ਗਈਆਂ ਮਤਲਬ ਕੇ ਵਿਆਵਾਂ ਚ ਵੀ ਆ ਗੋਲ ਗੱਪਿਆ ਦੀ plate ਵਿੱਚ ਆਪਣੇ ਆਪ ਚਾਰ ਪਾ ਕੇ ਦਿੰਦੇ ਹਨ ਜਿਹੜੀ ਤਰ੍ਹਾਂ ਦਾ ਮਰਜੀ ਆਪਾਂ

ਪਾ ਸਕਦੇ ਹਾਂ ਮਤਲਬ ਕੇ ਟੁਟੀਆਂ ਰਾਹੀ ਆਂਦਾ

ਤੇ ਆਪਾਂ ਭਾਵੇਂ ਮਿੱਠੇ ਆਲਾ ਲਓ ਖੱਟਾ ਲਓ ਜੋ ਮਰਜੀ ਜਿਹੜਾ ਮਰਜੀ ਪਾਣੀ ਪਾ ਸਕਦੇ ਹਾਂ ਹਨਾ

ਤੇ ਮਤਲਬ ਬਹੁਤ ਵਧੀਆ ਵਿਆਹ ਸੀ ਅਸੀਂ ਇਹਨਾ ਨੱਚੇ ਇਹਨਾ ਜਿਆਦਾ ਨੱਚੇ ਬਹੁਤ ਮਤਲਬ ਬਹੁਤ enjoy ਕੀਤਾ

ਕਿਹਦਾ ਮਾਸੀ ਮਾਸੀ ਦੇ ਹਨਾ ਬੇਟੇ ਦਾ ਸੀ

ਅੱਛਾ ਅੱਛਾ ਤਾਏ ਦੇ ਮੁੰਡੇ ਦਾ ਸੀਗਾ ਅੱਛਾ ਤੁਸੀਂ ਹੈ ਕਿਹੜੀ ਜਗਾਂ ਤੋ ਹੋ ਘੁਮੰਡਗੜ ਤੋਂ ਹਨਾ

ਅਹ ਮਤਲਬ ਘੁਮੰਡਗੜ ਮੇਰੇ ਨਾਨਕੇ ਆ ਅਰ ਮੇਰੇ ਜਿਹੜੇ ਮੇਰੇ

ਅੱਛਾ ਤੇ ਮਤਲਬ ਕੇ ਇੱਦਾਂ ਏ ਵਿਆਵਾਂ ਤੇ ਖਾ ਖਾ ਕੇ ਬੰਦੇ ਦਾ ਮੰਨ ਐਨਾ ਹੋ ਜਾਂਦਾ

ਅੱਛਾ ਉਸ ਟੇਮ ਤੇ ਖਾਦਾ ਵੀ ਨਹੀਂ ਜਾਂਦਾ ਹੈਗਾ ਕੁੱਛ

ਭੁੱਖ ਲੱਗਣ ਲੱਗ ਜਾਂਦੀ ਏ ਮੈਂ ਆ ਛੱਡੇ ਆਈ ਹਾਏ ਮੈਂ ਆ ਛੱਡੇ ਆਈ ਦੱਸ ਹਾਂ ਇੱਦਾਂ ਹੀ ਹੁੰਦਾ ਘਰੇ ਆਕੇ ਦਿਲ ਕਰਦਾ ਏ ਹਾਏ ਹੁਣ ਸਾਡੇ ਅੱਗੇ ਆ ਜਾਵੇ ਅਸੀਂ

ਪਹਿਲੇ ਤਾਂ ਵਿਆਹ ਚ ਤਾਂ ਐਨਾ ਸੋਚਿਆ ਸੀਗਾ ਕਿਹਾ ਸੀਗਾ ਨਾ ਵੀ palace ਕਰਿਆ ਵਧੀਆ palace ਆ ਹਨਾ ਪਹਿਲਾਂ ਸੋਚਿਆ ਸੀ ਅਸੀਂ ਸਾਰੀਆਂ ਚੀਜ਼ਾਂ ਖਾਵਾਂਗੇ ਕੋਈ ਚੀਜ਼ ਨਹੀਂ ਛੱਡਣੀ ਹੈਗੀ ਉੱਥੇ

ਹੱਫ਼ਤਾਂ ਪਹਿਲੇ ਹੀ ਆਪਾਂ ਉਹ ਬਣਨ ਲੱਗ ਜਾਂਦੇ ਹਾਂ ਵਿਆਹ ਆਉਣ ਵਾਲਾ ਕੇ ਅਸੀਂ ਆਵੀਂ ਖਾਣਾ

ਕੁੱਛ ਵੀ ਨਹੀਂ ਖਾਦਾ ਜਾਂਦਾ ਹੈਗਾ ਵਿਆਹ ਨੂੰ ਤਾਂ ਬੱਸ ਇਹਦਾ ਹੀ ਹੁੰਦਾ ਹੈ

ਬੰਦੇ ਨੂੰ ਬਹੁਤ ਵਧੀਆ ਕੁੜੀ ਆਲਿਆ ਵਲੋਂ ਵੀ ਬਹੁਤ ਵਧੀਆ arrangement ਕੀਤਾ ਹੋਇਆ ਸੀਗਾ tent ਵੀ ਇਹਨਾ ਸੋਹਣਾ ਲਾਇਆ ਹੋਇਆ ਸੀ ਉਹਨਾ ਨੇ

ਤੇ ਕੁੜੀ ਆਲੇ ਕਿਸ ਮਤਲਬ ਕੇ ਅਹ ਵਧੀਆ ਘਰ ਵਾਲੇ ਹਾਂ ਦੀਦੀ ਕੁੜੀ ਸਰਕਾਰੀ job ਕਰਦੀ ਆ ਉਹਦੇ brother ਵੀ ਸਰਕਾਰੀ job ਕਰਦੇ ਏ

ਅੱਛਾ ਤੇ ਉਹਨਾ ਨੇ ਬਹਾਰ ਆਲਾ ਮੁੰਡਾ ਦੇਖਕੇ ਉਹਨਾ ਨੂੰ ਕੀ ਮਿਲਿਆ ਸੀ ਉਹਨਾ ਨੂੰ ਮੁੰਡਾ ਦੇਖਣਾ ਚਾਹੀਦਾ ਸੀ ਕੋਈ ਸਰਕਾਰੀ job ਵਾਲਾ

ਅੱਛਾ ਪਰ Italy ਤਾਂ ਐਨਾ ਨਹੀਂ ਮੰਨਦੇ ਹੈਗੇ Italy ਚ ਬੱਚਿਆ ਦੀ ਪੜਾਈ ਪੁੜਈ ਦਾ ਘੱਟ ਦਾ ਘੱਟ ਹੀ ਐਨੀਂ ਨਹੀਂ ਹੈਗੀ Italy ਚ

ਦੀਦੀ ਉਹ ਫ਼ੇਰ ਉਹੀ ਕਹਿ ਰਹੇ ਸੀਗੇ ਕਹਿੰਦੇ ਵੀ ਹੁਣ ਛੋਟੇ country ਚ ਆ ਤਾਂ ਉਤੋ ਬਾਅਦ ਅਸੀਂ ਬੜੀ country ਚ ਚਲੇ ਜਾਵਾਗੇ

ਬੀ ਮਤਲਬ ਬੱਚਿਆ ਦੀ Italy ਦੀ ਪੜਾਈ ਜਿਹੜੀ ਏ ਉਹ ਹੋਰ ਕਿਸੇ ਦੇਸ਼ ਚ ਨਹੀਂ ਚੱਲਦੀ ਹੈਗੀ

ਹਾਂ ਮੇਰੀ ਵੀ ਬੇਟੀ ਦੀ marriage Italy ਮਤਲਬ ਕੇ Italy ਦੇ ਮੁੰਡੇ ਨਾਲ ਕੀਤੀ ਏ ਨਾ

ਤੇ ਉਹ ਵਧੀਆ ਏ ਮਤਲਬ ਕੇ ਹੁਣ ਉਹਨਾ ਨੇ ਚੱਲੇ ਜਾਣਾ ਏ ਇਸ ਮਹੀਨੇ ਚ ਭਾਵੇਂ ਚੱਲੇ ਜਾਣ ਭਾਵੇਂ ਅੱਗਲੇ ਮਹੀਨੇ ਚ ਚਲੇ ਜਾਣ

ਤੇ Italy ਜਾਏਗੀ ਬੇਟੀ ਮੇਰੀ ਵੀ ਤੇ ਉਹਨਾ ਨੇ ਵੀ ਇੱਦਾ ਹੀ ਵੀ Italy ਦੀ ਪੜਾਈ ਦਾ ਥੋੜਾ ਔਖਾ ਹੋ ਜਾਂਦਾ ਏ ਬੱਚੇ ਪੜਾਈ ਦਾ ਔਖਾ ਏ

ਹਾਂ ਚਲੋਂ ਪਰ ਉਹ ਤੇ ਫ਼ਿਰ ਐਵੇਂ ਏ ਚਲੋਂ ਸਰਕਾਰੀ job ਆਲੀ ਏ ਹਨਾ ਥੋੜਾ ਬਹੁਤਾ ਮਤਲਬ ਕੇ ਪੈਸਾ ਵੀ ਲਗਾਕੇ ਜਾਂ ਥੋੜਾ

Italy ਤੇ ਨਾਲ German ਦਾ ਜਲਦੀ ਬਣ ਜਾਂਦਾ ਏ

German ਦਾ ਜਲਦੀ ਬਣ ਜਾਂਦਾ Italy ਤੋਂ ਹੋਰ ਦੀਦੀ ਤੁਸੀਂ ਨਹੀਂ ਗਏ ਕਿਸੇ ਵਿਆਹ ਚ ਅਸੀਂ ਗਏ ਸੀ ਪਿੱਛਲੇ ਮਹੀਨੇ ਗਏ ਸੀ ਅਸੀਂ ਵਿਆਹ ਤੇ ਅਸੀਂ ਐਨਾ enjoy ਕੀਤਾ ਅਸੀਂ ਵੀ ਬੱਸ ਬਹੁਤ ਵਧੀਆ ਵਿਆਹ ਸੀਗਾ ਮੁੰਡਾ ਬਾਹਰ ਤੋਂ ਆਇਆ ਹੋਇਆ ਸੀਗਾ

ਤੇ ਕੁੜੀ ਇੱਧਰ ਦੀ ਸੀਗੀ ਨਾ ਕੁੜੀ ਵੀ Canada ਦੀ ਓ ਸੀਗੀ ਤੇ ਮੁੰਡਾ ਵੀ ਬਹਾਰੋ ਆਇਆ ਹੋਇਆ ਸੀਗਾ ਬੱਸ ਉਹਨਾ ਨੇ marriage ਕਰਾਕੇ ਉਹਨਾ ਨੇ ਬਾਹਰ ਹੀ ਚਲੇ ਜਾਣਾ ਸੀਗਾ ਇਸੀ ਮਹੀਨੇ ਚ ਸਾਇਦ ਉਹਨਾ ਨੇ ਚਲੇ ਜਾਣਾ ਏ

ਤੇ ਉਹਨਾ ਦਾ ਵੀ ਉੱਥੇ ਵਿਆਹ ਤੇ ਅਸੀਂ ਐਨਾਂ ਵਧੀਆ ਵਿਆਹ ਕੀਤਾ ਉਹਨਾ ਨੇ ਵੀ ਬਹੁਤ ਜਿਆਦਾ ਵਧੀਆ ਵਿਆਹ ਕੀਤਾ ਅਰ ਲੋਕ ਐਨੇ ਜਿਆਦਾ ਇੱਕਠੇ ਹੋ ਗਏ ਸੀ ਐਨਾ ਇੱਕਠ ਸੀਗਾ ਉੱਥੇ ਕੀ ਸਮਝ ਹੀ ਨਹੀਂ ਆਂਦੀ ਹੈਗੀ

palace ਚ ਇੱਦਾਂ ਹੀ ਹੁੰਦਾ ਏ ਵੀ ਆਪਣੇ ਦਾ ਪਤਾ ਨਹੀਂ ਲੱਗਦਾ ਪਰਾਏ ਦਾ ਪਤਾ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ

ਕਿਹੜੇ ਨੇ ਦੱਸ ਅੱਧਿਆਂ ਦੀ ਰਿਸਤੇਦਾਰਾਂ ਐਨੀ ਪਹਿਚਾਣ ਵੀ ਨਹੀਂ ਆਈ ਪਤਾ ਨਹੀਂ ਐਨਾ ਕਿਥੋ ਆਏ ਮਤਲਬ ਕੇ ਸਾਰੇ ਮਤਲਬ ਕੇ ਉੱਦਾਂ ਭਾਵੇਂ ਆਪਾਂ ਕਿਸੇ ਰਿਸ਼ਤੇਦਾਰ ਮਿਲੀਏ ਭਾਵੇਂ ਨਾ ਮਿਲੀਏ ਪਰ marriage time ਜਾਂ ਹਨਾ ਇਹੋ ਜਾ ਇੱਕ ਮੋਕਾ ਹੁੰਦਾ ਏ ਕੀ ਜਦੋਂ ਸਾਰੇ ਰਿਸ਼ਤੇਦਾਰਾਂ ਨੂੰ ਦੂਰੋ ਦੂਰੋ ਤੱਕ ਪਤਾ

ਜਾਨੀ ਇਹ ਜਿਹੜਾ ਘਰ ਦਾ ਵਿਆਹ ਹੁੰਦਾ ਹੈ ਉਹਦੇ ਚ ਪਤਾ ਲੱਗ ਜਾਂਦਾ ਏ ਵੀ ਆ ਫਲਾਣਾ ਏ ਆ ਫਲਾਣਾ ਏ

ਭੂਆ ਆ ਉਹ ਆ palace ਦੇ ਵਿਆਹ ਚ ਨਹੀਂ ਪਤਾ ਲੱਗਦਾ ਕਿਉਂਕਿ ਉੱਥੇ ਜਨਤਾ ਹੀ ਬਹੁਤ ਇੱਕਠੀ ਹੋਈ ਵੀ ਹੁੰਦੀ ਆ ਬਹੁਤ ਇੱਕਠ ਸੀਗਾ ਫ਼ੇਰ ਅਸੀਂ ਅਸੀਂ ਇੱਕ ਹੋਰ ਚੀਜ਼ ਦੇਖੀ ਸੀਗੀ

ਕਿਹੜੀ ਜਗ੍ਹਾ ਦੇ ਉਹ ਨੇ ਉੱਥੇ ਭਾਈ ਤਿੰਨ ਚਾਰ ਚਾਰ ਮੁੰਡੇ ਇਸ ਤਰ੍ਹਾਂ ਖਾਣ ਆ ਗਏ ਮਤਲਬ ਕੇ ਇੱਕਠੇ ਹੋਕੇ ਮਤਲਬ ਸੋਹਣੀ ਉਹਨਾ ਨੇ ਟੋਹਰ ਕੱਢੀ ਹੋਈ ਪੱਗਾਂ ਪੁਗਾਂ ਬੰਨੀਆਂ ਹੋਈਆ

ਤੇ ਉਹ ਇਸ ਤਰ੍ਹਾਂ ਵਿਆਹ ਦੇ ਵਿੱਚ ਆਗੇ palace ਦੇ

palace ਚ ਵਿਆਹ ਚੱਲਦਾ ਤੇ ਉਹਨਾ ਨੇ ਉੱਥੇ ਮਤਲਬ ਕੇ ਵਧੀਆ ਉਹਨਾ ਨੇ ਅੱਜਕਲ palace ਆਲਿਆਂ ਨੂੰ ਵੀ ਹੁਣ ਪਤਾ ਏ ਇੱਦਾਂ ਇੱਦਾਂ ਕੰਮ ਹੋ ਰਹੇ ਨੇ ਉਹਨਾ ਨੇ bouncer ਛੱਡੇ ਹੋਏ ਸੀ ਉਹਦੇ ਵਿੱਚ palace ਚ

ਤੇ ਭਾਈ ਉਹ ਜਦੋਂ ਉਹਨਾ ਨੂੰ ਪਤਾ ਲੱਗਿਆ ਕੀ ਇਹ ਮੁੰਡੇ ਤਿੰਨ ਚਾਰ ਬਾਹਰ ਦੇ ਮੁੰਡੇ ਨੇ ਵੀ ਇਹ ਆਪਣੀ ਰਿਸਤੇਦਾਰੀ ਚ ਨਹੀਂ ਆਉਦੇ ਹੈਗੇ ਉਹਨਾ ਨੇ ਤਾਂ ਉਹਨਾ ਮੁੰਡਿਆਂ ਨੂੰ ਫੜ ਲਿਆ ਸੀ ਉੱਥੇ ਹੀ ਜਦੋਂ ਉਹਨਾ ਨੂੰ ਫੱੜਿਆ ਭਾਈ ਉਹ ਮੁੰਡੇ ਐਨਾ ਜਿਆਦਾ ਡਰ ਗਏ ਮੁੰਡੇ ਇੰਨੇ ਜਿਆਦਾ ਡਰ ਗਏ ਸੀਗੇ ਕੀ ਉਹਨਾ ਮੁੰਡਿਆ ਨੂੰ ਤੇ ਐ ਹੋਵੇ ਵੀ ਉਹਨਾ ਨੂੰ ਤਾਂ ਇਹ ਸੀਗਾ ਵੀ ਅਸੀਂ ਭੱਜੀਏ ਕਿਹੜੇ ਰਾਹ ਪਰ ਉਹਨਾ ਨੇ ਵੀ ਛੱਡਿਆ ਨਹੀਂ ਹੈਗਾ ਜਦੇਂ police ਬੁਲਾਕੇ ਉਹਨਾ ਨੂੰ ਥਾਣੇ ਚ ਫੜਾ ਦਿੱਤਾ ਗਿਆ ਪਰ ਇੰਨਾਂ ਮਤਲਬ ਕੇ ਉਹ ਮੁੰਡੇ ਡਰੇ ਹੋਏ ਸੀ ਇਹਨੇ ਹੱਥ ਜੋੜੇ ਉਹਨਾ ਨੇ ਇਹਨੀਆਂ ਮਿੰਨਤਾਂ ਕਰੀਆਂ ਕੀ ਮਿਲਿਆ ਕੇ ਤੁਸੀਂ

ਖਾਣਾ ਏ ਤੁਸੀਂ ਉਹੀ ਹੋ ਤੁਸੀਂ ਹਨਾ

ਤੁਸੀਂ ਕਿਸੇ hotel ਚ ਜਾਓ ਜਾ ਕਿੱਥੇ ਵੀ ਚਲੇ ਜਾਓ ਪਰ ਅੱਜਕਲ ਇਹ ਵੀ ਬਹੁਤ ਜਿਆਦਾ ਚੱਲਿਆ ਹੋਇਆ ਹੈ

ਵਿਆਵਾਂ ਦੇ ਵਿੱਚ ਇਸ ਤਰ੍ਹਾਂ ਖਾਣ ਚੱਲੇ ਜਾਂਦੇ ਨੇ ਤੇ ਉੱਥੇ ਜਾਕੇ ਫੜੇ ਵੀ ਜਾਂਦੇ ਨੇ ਹੁਣ ਤਕਰੀਬਨ ਪੈਲਸਾਂ ਚ ਬਹੁਤ

ਜਿਆਦਾਤਰ ਦਾ ਵੱਡੇ ਪੈਲਸਾਂ ਚ ਜਿਆਦਾ ਕੀਤਾ ਹੋਇਆ ਹੈ ਕੀ ਜਿਹੜਾ ਉਹਨਾ ਨੂੰ ਪਤਾ ਲੱਗ ਜਾਂਦਾ ਏ ਕੀ ਇਹ ਬਾਹਰ ਦੇ ਬੰਦੇ ਨੇ

ਬੱਸ ਉੱਥੇ ਵੀ ਇੱਦਾਂ ਹੀ ਹੋਇਆ ਸੀਗਾ ਅਸੀਂ ਤੇ ਆਪ ਐਨੇਂ ਡਰ ਗਏ ਪਰ ਅਸੀਂ ਵੀ ਕਿਹਾ ਸੀਗਾ ਬਹੁਤ ਵੀ ਮਤਲਬ ਕੇ ਚੱਲ ਕੋਈ ਗੱਲ ਨਹੀਂ ਹਨਾ ਬੱਚੇ ਨੇ ਇਹ ਵੀ ਕਿਸੇ ਦੇ ਬੱਚੇ ਨੇ ਕੁੱਛ ਵੀ ਏ ਪਰ ਉਹ ਨਹੀਂ ਉਹ ਕਹਿੰਦੇ ਨੇ

palace ਆਲੇ ਦਾ ਜਿਹੜਾ ਲੱਖਾ ਐਨਾ ਏ ਐਨਾ ਮਤਲਬ ਕੇ ਉਹਨਾ ਨੇ ਆਪਣੇ

ਲੱਖਾ ਕਰੋੜਾ ਰੁਪਏ ਦੇ ਹਿਸਾਬ ਨਾਲੋਂ ਕੀਤਾ ਪਰ ਉਹਨਾ ਦੀ ਇੱਕ ਦਮ ਉਹਨਾ ਦੀ image

ਵੀ ਇੱਥੇ ਆ ਕੁੱਛ ਹੁੰਦਾ ਇੱਥੇ ਚੋਰੀਆਂ ਹੁੰਦੀਆਂ ਨੇ ਜਾਂ ਇੱਥੇ ਬਾਹਰ ਦੇ ਬੰਦੇ ਆਕੇ ਵਿੱਚ ਵੜ ਜਾਂਦੇ ਨੇ ਖਾਣ ਨੂੰ

ਕਈ ਤਾਂ ਜਿਹੜੇ palace ਚੋਰੀ ਵੀ ਹੋ ਜਾਂਦੀ ਏ ਕਦੇਂ ਕਿਸੇ ਦੇ ਕਿਉਂਕਿ ਹੁਣ ਉੱਥੇ ਵਿਆਹ ਦੇ ਵਿੱਚ ਕਈ ਸੋਨੇ ਦੀ ਚੀਜ਼ ਪਾਕੇ ਆਂਦਾ ਏ ਉਹਨਾ ਨੇ ਤਾਂਹੀ bouncer ਛੱਡੇ ਹੋਏ ਸੀਗੇ ਉਹਨਾ ਦੇ ਨਾਲ ਵਾਲੇ palace ਚ ਨਾ ਮਤਲਬ ਕੇ ਇਹਦਾ ਹੀ ਵਿਆਹ ਚ ਕੋਈ ਮਤਲਬ ਕੋਈ ਆ ਗਈ ladies ਆ ਗਈ ਸੀਗੀ ਮਤਲਬ ਕੀ ਉਹਨੇ ਉਹਨਾ ਦਾ ਜਿਹੜਾ ਕੁੜੀ ਦੇ ਤਕਰੀਬਨ ਕੁੜੀ ਦੇ ਕੁੜੀ ਵਾਲਿਆ ਕੋਲ ਜਾਂ ਮੁੰਡੇ ਵਾਲਿਆ ਕੋਲ ਤਕਰੀਬਨ ਸੋਨਾ ਵੀ ਹੁੰਦਾ ਏ ਪੈਸੇ ਵੀ ਹੁੰਦੇ ਨੇ

ਉਹਨੇ ਆਪਣੇ ਕਮਰੇ ਚ purse ਰੱਖਿਆ ਹੋਇਆ ਸੀਗਾ purse ਚ ਕਾਫ਼ੀ ਸੋਨਾ ਵੀ ਸੀਗਾ ਉਹ ਪਤਾ ਨਹੀਂ ਕਿੱਥੋ ਆਈ ਕਿੱਦਾਂ ਕੀਤਾ ਉਹਨੇ ਤੇ ਉਹਨਾ ਦਾ ਸਾਰਾ ਸੋਨਾ ਗਾਇਬ ਹੋ ਗਿਆ ਸੀਗਾ purse ਹੀ purse ਹੀ ਗਾਇਬ ਹੋ ਗਿਆ ਤੇ ਫ਼ਿਰ ਉਹਨਾ ਨੂੰ ਜਦੋਂ ਇੱਕ ਪੈਲਸ ਆਲੇ ਨਾਲ ਦੀਆ ਨੂੰ ਪਤਾ ਲੱਗਿਆ ਹਨਾ ਵੀ ਫ਼ੇਰ ਸਾਰੇ ਪੈਲਸ ਵਾਲੇ ਆਪਣਾ ਧਿਆਨ ਰੱਖਣ ਲੱਗ ਗਏ ਹੁਣ

ਕਿਸੇ ਦੇ ਵੀ ਰਹਿਮ ਕਰਦੇ ਹੈਗੇ ਕਹਿੰਦੇ ਨੇ ਵੀ ਜ਼ੇ ਮਤਲਬ ਜ਼ੇ ਕੱਲ ਨੂੰ ਸਾਡੇ ਤੇ ਕੋਈ ਗੱਲ ਆ ਜ਼ੇ ਵੇ ਫ਼ੇਰ ਸਾਡੇ ਲਈ ਤਾਂ ਇਹ ਗੱਲ ਬਹੁਤ

ਪੈਲਸ ਨੂੰ ਹੋਣ ਲੱਗ ਜਾਂਦਾ ਏ ਵੀ ਹਾਂ ਵੀ ਅੱਗਲਾ ਕਹਿੰਦਾ ਵੀ ਫ਼ੇਰ ਇਸ ਪੈਲਸ ਚ ਤਾਂ ਚੋਰੀ ਹੁੰਦੀ ਆ

ਬੁੱਕ ਨਹੀਂ ਕਰਨਾ ਹੈਗਾ ਇਸੇ ਕਰਕੇ ਫ਼ੇਰ ਉਹ ਹੁਣ ਇਹ ਵੀ ਨਹੀਂ ਸੋਚਦੇ ਹੈਗੇ ਕੀ ਸਾਡਾ ਮਤਲਬ ਕੇ ਮਤਲਬ ਕੇ ਅਸੀਂ ਕਿਸੇ ਦੇ ਬੱਚੇ ਨੇ ਜਾਂ ਕੁੱਛ ਉਹਨਾ ਨੇ ਆਪਣਾ ਪੂਰੀ ਕਰਵਾਈ ਕਰਨੀ ਏ ਉਹਨਾ ਨੇ ਫੜਾਨਾ ਵੀ ਏ ਉਹਨਾ ਨੂੰ ਕੁੱਟਣਾ ਵੀ ਏ

ਉਹਨਾ ਨੇ ਕੁੱਛ ਵੀ ਨਹੀਂ ਸੀ ਕੀਤਾ ਹੈਗਾ ਮਤਲਬ ਉਹਨੇ ਮੁੰਡੇ ਨੇ ਅਜੇ ਕੀਤਾ ਵੀ ਕੁੱਛ ਨਹੀਂ ਸੀ ਹੈਗਾ ਉਹਨਾ ਨੇ ਸਿਰਫ਼ ਇਹੀ ਦੇਖਿਆ ਸੀ ਚਲੋਂ ਹਨਾ ਉਹ ਪਿੱਛੇ ਮਤਲਬ ਕੇ ਜਿੱਦਾਂ ਮੁੰਡਿਆ ਨੂੰ ਹੁੰਦਾ ਕੇ ਅਸੀਂ ਪੀਣੀ ਏ

ਐਨੀਂ ਉੱਥੇ ਵੈਸੇ ਖੁੱਲੀ ਸ਼ਰਾਬ ਚੱਲ ਰਹੀ ਸੀਗੀ

ਮੁੰਡੇ ਨੇ bear ਦੀ ਇੱਕ ਬੋਤਲ ਚੋਰੀ ਕਰ ਲਈ

ਬੋਤਲ ਚੋਰੀ ਕੀਤੀ ਉਹਨੂੰ ਨਹੀਂ ਸੀ ਪਤਾ ਹੈਗਾ ਕੀ ਇੱਥੇ camera ਲੱਗਿਆ ਹੈਗਾ ਜਦੋਂ ਉਹਨੇ ਬੋਤਲ ਚੱਕੀ ਤਾਂ ਜਦੇਂ ਕੈਮਰੇ ਚ ਉਹ ਦੇਖਕੇ ਜਦੇਂ ਉਹਨਾ ਨੇ ਆਕੇ ਫੜ ਲਿਆ ਫ਼ੇਰ ਤਾਂ ਮੁੰਡੇ ਨੇ ਬਹੁਤ ਹੱਥ ਪੈਰ ਜੋੜੇ ਸੀਗੇ ਬਹੁਤ ਜਿਆਦਾ ਮਤਲਬ ਕੇ ਇੰਨਾ ਜਿਆਦਾ ਉਹ ਡਰਿਆ ਹੋਇਆ ਉਹਨਾ ਨੇ police ਵੀ ਬੁਲਾ ਲਈ ਸਾਰਾ ਕੁੱਛ ਕਰ ਲਿਆ ਪਰ ਕਹਿੰਦੇ ਅਸੀਂ ਤੇ ਇੱਕ ਬੋਤਲ ਦੇ ਬਦਲੇ ਵੀ

ਕਿਸ ਤਰ੍ਹਾਂ ਹੋਏਗਾ ਕਿੱਦਾ ਉਹ ਪੈਲਸਾਂ ਵਿੱਚ ਵੜਕੇ ਕਿੱਦਾਂ ਚੋਰੀਆਂ ਅੱਜ ਕੱਲ ਹਰੇਕ ਜਗਾਂ ਤੇ ਕੈਮਰੇ ਲੱਗੇ ਨੇ

ਤੇ ਉਹ ਡਰਦੇ ਵੀ ਨਹੀਂ ਹੈਗੇ ਇਹਨਾਂ ਚੀਜ਼ਾਂ ਤੋ ਵੀ ਅਸੀਂ ਹਨਾ ਸਾਡੀ ਕਿੰਨੀ

ਉਹ ਤੇ ਪੜਨ ਪੜਨ ਭੇਜਦੇ ਏ ਤੇ

ਹਾਂ ਪੈਲਸਾਂ ਜਾਕੇ ਇੱਦਾਂ ਦਾ

ਤੇ ਹੋਰ ਆਪਾਂ ਕਿਹੜੇ ਤੋ ਕਿਹੜੇ ਕਿੱਥੇ ਤੱਕ ਪਹੁੰਚ ਗਏ ਹਨਾ ਇਹ ਵੀ

ਮਹੀਨਾ ਕ਼ ਪਹਿਲਾਂ ਦੇਖਕੇ ਹਟੀ ਆ ਮਤਲਬ ਕੇ ਕਿੱਦਾ ਵਿਆਹ ਦੇ ਵਿੱਚ ਕਿਸ ਤਰ੍ਹਾਂ ਕਿਸੇ ਦਿਨ ਵਿਆਹ ਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਬਿਨਾਂ ਜਾਣੇ ਪਛਾਣੇ ਬਿਨਾਂ ਉਹਦੇ ਚ ਕਿੱਦਾਂ ਖਾਣ ਆ

ਮੋਹਾਲੀ ਪੈਲਸਆ ਉੱਥੇ ਬਿਨਾਂ ਕਾਰਡ ਤੋਂ ਵੜਣ ਹੀ ਨਹੀਂ ਦਿੰਦੇ ਹੈਗੇ

ਤੇ ਹੁਣ ਦੇਖੋ ਦੇਖੀ ਚ ਜਦੋਂ ਸਾਰੇ ਹੀ ਡਰ ਗਏ ਪੈਲਸਾਂ ਆਲੇ ਵੀ

ਹੋ ਰਿਹਾ ਵੀ ਏ ਇੱਦਾਂ ਹੀ ਹੋ ਰਿਹਾ ਅੱਜ ਕੱਲ ਜਿਹੜੇ ਮੁੰਡੇ ਕੁੜੀਆਂ ਕੋਲ੍ਜਾਂ ਦੇ ਜਾਂ ਹੋਸਟਲਾਂ ਦੇ ਇਹਦਾ ਹੀ ਚੱਲੇ ਜਾਂਦੇ ਨੇ ਕਿੱਥੇ ਨਾ ਕਿੱਥੇ ਔਹੀ ਗੱਲ ਆ ਮਤਲਬ ਬਹੁਤ ਮਹਿੰਗਾ ਅਹ palace ਆ ਜਿਹੜਾ ਮੋਹਾਲੀ ਆ ਉੱਥੇ ਬਿਨਾਂ card ਤੋ ਬੰਦਾ ਜਾ ਨਹੀਂ ਸਕਦਾ ਹੈਗਾ ਉੱਥੇ ਬਾਹਰ ਜਿਹੜੀ security ਰੱਖੀ ਹੋਈ ਆ ਉਹ card ਦੇਖਦੀ ਆ ਸਾਨੂੰ card ਦਿਖਾਓ ਜਿਹੜਾ ਮਤਲਬ ਵਿਆਹ ਦਾ

ਫ਼ੇਰ ਉਹ ਅੰਦਰ ਜਾਣ ਦਿੰਨੇ ਆ ਇੱਕ ਵਾਰੀ ਇਹਦਾ ਹੀ ਹੋਇਆ ਸੀਗਾ ਅਸੀਂ ਗਏ ਸੀਗੇ ਵਿਆਹ ਦੇ ਵਿੱਚ ਮਤਲਬ ਮੇਰੀ ਮੰਮੀ ਦੀ ਗਹਾਂ ਜਿਹੜੇ ਉੱਪਰ officer ਆ ਉਹਨਾ ਦੀ ਕੁੜੀ ਦਾ ਵਿਆਹ ਸੀਗਾ ਉੱਥੇ ਅਰ ਉਹ ਕਹਿੰਦਾ ਸਾਨੂੰ card ਦਿਖਾਓ ਮੰਮੀ card ਘਰੇ ਭੁੱਲ ਗਏ

ਵੀ ਮੈਨੂ ਵੀ

ਸੀਗਾ ਵੀ ਹਾਂ ਵੀ ਅੰਦਰ card ਤੋ ਬਿਨਾਂ entry ਨਹੀਂ ਹੁੰਦੀ ਹੈਗੀ ਮਤਲਬ ਕੇ ਹੁਣ ਜਦੋਂ ਆਪਾਂ ਕਿੱਥੇ ਵੀ ਜਾਣਾ ਕਰਨਾ ਭਾਵੇਂ ਰਿਸਤੇਦਾਰੀ ਚ ਜਾਣਾ ਪੈਣਾ card